ਕੁਛ ਫਲੈਗ ਹਨ ਕਾਫੀ ਸਾਰੇ ਦਰੱਖਤ ਦਿਖਾਈ ਦੇ ਰਹੇ ਹਨ ਡੀ_ਜੈ ਲੱਗੇ ਹੋਏ ਹਨ ਕੁਰਸੀਆਂ ਪਈਆਂ ਹੋਇਆ ਹਨ ਥੈੱਲੇ ਨਜਰ ਆ ਰਹੇ ਹਨ।

ਲਾਈਟਾ ਲੱਗੀਆਂ ਹੋਈਆਂ ਹਨ ਵਿੰਡੋ ਦਿਖਾਈ ਦੇ ਰਹੀਆਂ ਹਨ ਪਰਦੇ ਲੱਗੇ ਹੋਏ ਹਨ।

ਅਤੇ ਬੈਂਚ ਲੱਗੇ ਹੋਏ ਹਨ ਬੱਚਿਆਂ ਨੇ ਚੱਪਲਾਂ ਪਾਈਆਂ ਹੋਈਆਂ ਹਨ ਬੱਚਿਆਂ ਦੇ ਕੋਲ ਕਿਤਾਬਾਂ ਹਨ ਇੱਕ ਦਰਵਾਜਾ ਹੈ ਸਾਹਮਣੇ ਇੱਕ ਅਲਮਾਰੀ ਪਈ ਹੋਈ ਹੈ।

ਅਤੇ ਇੱਕ ਖੰਬੇ ਨਜ਼ਰ ਆ ਰਹੇ ਹਨ ਤਾਰਾਂ ਵੀ ਦਿਖਾਈ ਦੇ ਰਹੀਆਂ ਹਨ।

ਸਬਜ਼ੀਆਂ ਦੀਆਂ ਬਾਹਰ ਬੱਲਾਂ ਬਾਹਰ ਨਿਕਲੀਆਂ ਹੋਈਆਂ ਹਨ ਕੁਝ ਲੱਕੜ ਦੇ ਬਾਂਸ ਲਗਾਏ ਹੋਏ ਹਨ।

ਸਾਹਮਣੇ ਇੱਕ ਪੈਲਸ ਨਜ਼ਰ ਆ ਰਿਹਾ ਹੈ ਜਿਸ ਵਿੱਚ ਰੰਗ ਬਰੰਗੇ ਫੁੱਲਾਂ ਦੀ ਸਜਾਵਟ ਕੀਤੀ ਹੋਈ ਹੈ।

ਅਤੇ ਯੈੱਲੋ ਅਤੇ ਰੈੱਡ ਵ੍ਹਾਈਟ ਕਲਰ ਦੇ ਚਾਦਰ ਵੀ ਲੱਗੇ ਹੋਏ ਜਿਵੇਂ ਸਜਾਵਟ ਕੀਤੀ ਹੈ ਬਹੁਤ ਪਿਆਰੀ ਲੱਗ ਰਹੀ ਹੈ।

ਸਾਹਮਣੇ ਇੱਕ ਆਦਮੀ ਬੈਠਾ ਹੋਇਆ ਹੈ ਉਸਨੇ ਗਲਵਜ ਪਹਿਨੇ ਹੋਏ ਹਨ ਹੱਥ ਵਿੱਚ ਇੱਕ ਸਪਰੇ ਫੜੀ ਹੋਈ ਹੈ ਫੇਸ ਬਲਰ ਹੈ ਇੱਕ ਔਰੰਜ ਗਲਵਜ ਪਾਇਆ ਹੋਇਆ ਹੈ।

ਕੁਝ ਦਰਖਤ ਵੀ ਦਿਖਾਈ ਦੇ ਰਹੇ ਹਨ ਅਤੇ ਇੱਕ ਬਿਲਡਿੰਗ ਦਿਖਾਈ ਦੇ ਰਹੀ ਹੈ ਜਿਸ ਵਿੱਚ--

ਟਾਇਰ ਦਿਖਾਈ ਦੇ ਰਹੇ ਹਨ ਸਾਹਮਣੇ ਕੁੱਛ ਹੋਰ ਵੀ ਬੱਸਾਂ ਨਜ਼ਰ ਆ ਰਹੀਆਂ ਹਨ ਅਤੇ ਇਹਨਾਂ ਦੇ ਪਿੱਛੇ ਕੁਛ ਬੋਰਡ ਵੀ ਲੱਗੇ ਹੋਏ ਨਜ਼ਰ ਆ ਰਹੇ ਹਨ ਲਾਈਟਾਂ ਵੀ ਦਿਖਾਈ ਦੇ ਰਹੀਆਂ ਹਨ।

ਇੱਕ ਪੰਪ ਨਜ਼ਰ ਆ ਰਿਹਾ ਹੈ ਉਸ ਉੱਪਰ ਸੋਲਰ ਲੱਗੇ ਹੋਏ ਹਨ ਵਿੰਡੋ ਦਿਖਾਈ ਦੇ ਰਹੀਆਂ ਹਨ ਉੱਪਰ ਕੁਛ ਪੋਸਟਰ ਲੱਗੇ ਹੋਏ ਹਨ।